ਇਹ ਵੀ ਕਿੰਨੇ time ਤੇ ਆਇਆ ਇਹ ਵੀ ਆਹੀ amendment ਦੇ ਵਿੱਚ ਆਇਆ ਸੀ forty second amendment ਦੇ ਵਿੱਚ ਇੱਕ ਚੀਜ਼ ਹੋਰ ਦੱਸਦਾਂ ਲੋਕ ਸਭਾ ਦਾ tenure ਵੈਸੇ ਪੰਜ ਸਾਲ ਦਾ ਹੁੰਦਾ ਹੈ five years ਦਾ ਹੁੰਦਾ ਹੈ ਲੋਕ ਸਭਾ tenure ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਈ ਜਾਣਿਆਂ ਨੂੰ ਆਹ ਵਾਲੀ amendment ਦਾ ਤਾਂ tenure ਵੱਧ ਕੇ ਪੰਜ ਤੋਂ ਛੇ ਹੋ ਗਿਆ ਸੀ five to six year ਹੋ ਗਿਆ ਸੀ under forty second amendment ਤਾਂ ਛੇ ਸਾਲ ਦੀ ਲੋਕ ਸਭਾ ਕਰ ਦਿੱਤੀ ਸੀ ਇੰਦਰਾ ਗਾਂਧੀ ਨੇ, ਬਾਅਦ 'ਚ ਅਗਲੀ amendment forty four number amendment ਜਿਹੜੀ ਆਈ ਹੈ ਆਹ ਵਾਲੀ amendment ਦੇ time ਤੇ ਉਦੋਂ ਇਹ ਚੀਜ਼ ਖ਼ਤਮ ਹੋ ਗਈ ਵਾਪਸ ਛੇ ਤੋਂ ਪੰਜ ਹੋ ਗਿਆ ਸੀ ਤਾਂ ਕੁਛ important information ਤੁਹਾਨੂੰ ਮੈਂ amendment ਦੀ ਨਾਲ ਨਾਲ ਦੱਸਦਾਂ ਰਹਾਂਗਾ ਜਿਹੜੀ ਆਪਣੇ ਲਈ important ਹੈ okay ਚਲੋ next question ਤੁਹਾਡੇ ਸਾਹਮਣੇ ਅਗਲਾ question ਅਗਲਾ question ਆਪਕੀ screen ਪਰ ਯੇ ਰਹਾ। constitution ਅੱਛਾ question ਆ ਰਿਹਾ ਹੈ ਪੰਜ ਤੋਂ ਛੇ

ਆਪਣੀ ਜਿਹੜੀ writ ਆਪਾਂ ਕਹਿੰਦੇ ਹਾਂ writ ਲਗਾ ਦਿੱਤੀ writ ਲਗਾ ਦਿੱਤੀ ਪਹਿਲੀ ਗੱਲ ਤਾਂ ਤੁਸੀਂ ਲਗਾਉਂਦੇ ਨੀ, ਤੁਸੀਂ ਤਾਂ just ਅਪੀਲ ਕਰਦੇ ਹੋ ਠੀਕ ਹੈ। Last ਦਾ answer ਲਓ ਜੀ ਲਓ forty second amendment answer ਹੈ forty second amendment ਜਦੋਂ ਮੈਂ ਦੱਸ ਰਿਹਾਂ socialist, integrity, secular ਤਿੰਨ word add ਕੀਤੇ ਗਏ ਸੀ under forty second amendment ਤਾਂ forty second is the correct answer ਹੁਣ question ਹੈਗਾ writ ਕੌਣ issue ਕਰੇਗਾ ਤੁਸੀਂ ਕਹਿੰਦੇ ਹੋ ਅਸੀਂ writ ਲਵਾ ਦਿੱਤੀ, ਅਸੀਂ writ ਲਾ ਦਿੱਤੀ, ਅਸੀਂ writ ਲਾ ਦਿੱਤੀ, ਤੁਸੀਂ ਤਾਂ writ ਲਗਾਉਂਦੇ ਨੀ ਤੁਸੀਂ ਤਾਂ just ਅਪੀਲ ਕਰਦੇ ਹੋ application ਦਿੰਦੇ, ਤਾਂ ਕਿਹਦੇ ਕੋਲ ਹੁੰਦੀ ਆ option ਜਾਂ power ਕਿਹਦੇ ਕੋਲ ਹੁੰਦੀ ਹੈ writ ਲਗਾਉਣ ਦੀ answer ਆ ਰਿਹਾ ਹੈ ਸੁਪਰੀਮ ਕੋਰਟ ਜਾਂ d a a ਜਾਂ d answer ਆ ਰਿਹਾ ਮਤਲਬ ਹਾਈਕੋਰਟ ਕੋਲ ਨਹੀਂ ਹੁੰਦੀ ਛੱਬੀ ਦੋ ਸੌ ਚੌਦਾਂ ਸੁਪਰੀਮ ਕੋਰਟ।

ਅਹ ਔਰ ਹਾਲ ਚਾਲ ਹੈ?

Okay ਜੀ ਮੈਨੇ ਨਾ ਕੁਛ ਜਾਣਕਾਰੀ ਸਾਲ ਅੰਤ ਦੋ ਹਜ਼ਾਰ ਬਾਈ ਇੰਡੀਆ ਸਾਲ ਅੰਤਰ ਯਾਤਰਾ budget ਦੇ ਬਾਰੇ ਕੁਛ ਦੱਸ ਸਕਦੇ ਹੋ ਤੁਸੀਂ ਮੈਨੂੰ? ਹਾਂਜੀ ਬਿਲਕੁਲ ਦੱਸ ਸਕਦੀ ਹਾਂ ਤੁਹਾਨੂੰ ਦੱਸਦੀ ਹਾਂ ਦੋ ਹਜ਼ਾਰ ਬਾਈ ਚਾਣਕ ਵਿੱਦਿਆ ਦੇ ਸਮੇਂ ਆਓ ਭਾਰਤੀ ਦ੍ਰਿਸ਼ ਦੇ ਸਾਲ ਦੇ ਅੰਤ ਨੂੰ ਮਿਲੀਏ, ਤੁਹਾਨੂੰ ਸਾਲ ਦੇ ਅੰਤ ਵਿੱਚ ਇੱਕ ਸ਼ਾਨਦਾਰ ਅਨੁਭਵ ਹੋਇਆ ਹੈ। ਇੱਕ budget ਤੇ ਯਾਤਰਾ ਦੇ ਸਥਾਨਾਂ ਦੀ ਸਾਡੀ ਸੂਚੀ ਦੇਖੋ ਦੋ ਹਜ਼ਾਰ ਬਾਈ ਅਕਾਦਮਿਕ ਸਾਲ ਦੇ ਅੰਤ ਵਿੱਚ ਸਾ~ ਪਹਿਲਾਂ ਤੁਹਾਡੇ ਕੋਲ ਦੋ ਛੁੱਟੀਆਂ ਹਨ ਕ੍ਰਿਸਮਸ ਅਤੇ ਨਵਾਂ ਸਾਲ ਜੋ ਆਸਾਨੀ ਨਾਲ ਲੰਬੀਆਂ ਛੁੱਟੀਆਂ ਵਿੱਚ ਬਦਲ ਸਕਦੀਆਂ ਹਨ। ਨਾਲ ਹੀ ਜੇਕਰ ਤੁਸੀਂ ਪੂਰੀਆਂ ਛੁੱਟੀਆਂ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ budget ਜੇਕਰ ਤੁਹਾਡੇ ਕੋਲ ਇਸ ਨੂੰ ਖ਼ਰੀਦਣ ਲਈ ਉਸ ਵਿਅਕਤੀ ਦੀ ਮੰਨਜ਼ੂਰੀ ਲੈਣ ਲਈ ਕਾਫ਼ੀ ਸਮਾਂ ਨਹੀਂ ਹੈ। ਜਦੋਂ ਯਾਤਰਾ ਦੀ ਗੱਲ ਆਉਂਦੀ ਹੈ ਭਾਰਤ ਵਿੱਚ ਯਾਤਰਾ ਕਰਨ ਲਈ ਬਹੁਤ ਸਾਰੀਆਂ ਸਸਤੀਆਂ ਥਾਵਾਂ ਹਨ ਤੁਸੀਂ ਹੈਰਾਨ ਹੋਵੇਗੇ ਕਿ ਇਹ ਸਥਾਨ ਸਮੇਂ ਲਈ ਸੰਪੂਰਨ ਹੈ।

ਦੇਖੋ ਘੱਟ budget ਜਾਂ ਘੱਟ ਲਾਗਤ ਵਾਲੇ ਵਿਕਲਪਾਂ ਦੀ ਪੜਚੋਲ ਕਰਦੇ ਹੋਏ project ਰਾਹੀਂ ਚੱਲਦਾ ਹੈ, ਆਓ ਅੱਗੇ ਵੱਧਦੇ ਹਾਂ ਤੇ ਭਾਰਤ ਦੇ ਕੁੱਝ ਸਭ ਤੋਂ ਸੁੰਦਰ ਸਥਾਨਾਂ ਦੀ ਸੂਚੀ ਬਣਾਉਂਦੇ ਹਾਂ। ਜਿੰਨਾਂ ਚੋਂ ਤੁਸੀਂ ਆਖ਼ਰੀ ਸਮੇਂ ਤੇ ਯਾਤਰਾ ਕਰ ਸਕਦੇ ਹੋ

ਦੇਖੋ ਹਿਮਾਚਲ ਪ੍ਰਦੇਸ ਪਹਾੜੀ ਨਦੀਆਂ ਦੇ ਕੰਡੇ ਤੇ ਸਥਿੱਤ ਹੈ, ਹੁਣ ਦੇਸ ਦੇ ਵੱਖ ਵੱਖ ਹਿੱਸਿਆਂ ਦੇ ਨੇੜੇ ਇਹ ਇੱਕ ਅਨੋਖਾ ਪਿੰਡ ਹੈ ਜੋ

ਅਤੇ ਦਰਖ਼ਤ ਹਰੇ ਭਰੇ ਪਹਾੜੀ ਨਦੀਆਂ ਅਤੇ ਸਵਾਦੀ ਹਿਮਾਚਲ ਭੋਜਨ ਲਈ ਪ੍ਰਸਿੱਧ ਹੈ ਨੇੜੇ ਹੀ homes ਤੇ ਅਤੇ hotel ਵੀ ਹਨ, ਇਸ ਲਈ ਤੁਸੀਂ ਘੱਟ ਕੀਮਤਾਂ ਤੇ ਆਪਣੇ ਖਾਣੇ ਦੇ ਖ਼ਰਚਿਆਂ ਨੂੰ ਘਟਾ ਸਕਦੇ ਹੋ। ਸਸਤੀ ਕੋਫ਼ੀ ਪ੍ਰਦਾਨ ਕਰਦਾ ਹੈ।

Hello ਜੀ Hello ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ? ਪੰਡਿਤ ਚੇਰੀਐਨ ਇਹ ਗੱਲ ਕੋਕਚੋ ਨੇ ਜੀ ਜੋ ਆਮ ਤੌਰ ਤੇ ਪਾਂਡੀ ਪਾਂਡੀਚਰੀ ਜਾਂ ਪੋਂਡੀਚਰੀ ਵਜੋਂ ਜਾਣਿਆ ਜਾਂਦਾ ਹੈ ਭਾਰਤ ਦੇ ਦੱਖਣੀ ਪੂਰਬੀ ਤੱਟ ਤੇ ਲੁੱਕਿਆ ਹੋਇਆ ਹੈ, ਹੁਣ ਪਵਿਤਰਤਾ ਅਤੇ ਸਾਂਤੀ ਦੀ ਤਲਾਸ਼ ਕਰ ਰਿਹਾ ਹੈ, ਇਹ ਸੈਲਾਨੀਆਂ ਲਈ ਇੱਕ ਕਿਫ਼ਾਇਤੀ ਮੰਜ਼ਿਲ ਹੈ।

ਬਸਤੀਵਾਦੀ ਯੁੱਗ ਦੇ ਵਿਲਾ ਵਿਹੋਵੀਅਨ cafe ਫਰੈਂਚ ਪਕਵਾਨ ਅਤੇ ਬੋਗਨ ਵਿਲੀਆ ਡੈਪਟ ਟਾਊਨ ਹਾਊਸ ਤੁਹਾਡੇ ਠਹਿਰਨ ਦੇ ਯੋਗ ਬਣਾ ਦੇਵੇਗਾ। Phone ਬਾਰੇ ਕੁਛ ਦੱਸੋ। ਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ phone ਬਾਰੇ ਵੀ।

ਅਤੇ ਸਫ਼ਰ ਕਰਦੇ ਹੋਏ ਸਵਾਦੀ ਸਮੁੰਦਰੀ ਭੋਜਨ ਦਾ ਅਨੰਦ ਲਓ, ਇਹ ਨਮੂਨੇ ਲਈ ਸਭ ਤੋਂ ਵਧੀਆ ਥਾਂ ਹੈ ਅਤੇ ਭਾਰਤ ਵਿੱਚ ਸਭ ਤੋਂ ਸਸਤੇ ਇਕੱਲੇ tour ਦਾ ਆਨੰਦ ਲਓ। ਅਹ ਪੁਸ਼ਕਰ ਬਾਰੇ ਕੀ ਹੈ। ਇੱਕ ਸਭਿਆਚਾਰਕ hotspot ਅਤੇ ਭਾਰਤ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਪੁਸ਼ਕਰ ਜੀਵੰਤ ਬਾਜ਼ਾਰਾਂ ਗੀਤਸ਼ਾਲੀ ਤਿਉਹਾਰਾਂ, ਗਤੀਸ਼ੀਲ ਤਿਉਹਾਰਾਂ ਰੀਤੀ ਰਿਾਵਾਜ਼ਾਂ ਦੀਆਂ ਗਾਖੀਆਂ ਨਾਲ ਕਤਾਰਬੰਦ ਨਾ~ ਨੀਲੇ ਮੰਦਿਰਾਂ ਵਿਸ਼ਵ ਪ੍ਰਸਿੱਧ ਮੇਲਿਆਂ ਨਾਲ ਭਰਿਆ ਹੋਇਆ ਹੈ, ਪਵਿੱਤਰ ਝੀਲਾਂ ਤੱਕ ਬਵੰਜਾ ਧੌਣ ਵਾਲੇ ਘਾਟ ਅਤੇ ਹੋਰ ਬਹੁਤ ਸਾਰੇ ਆਕਰਸ਼ਣ ਉਪਲਬਧ ਹਨ। ਕਲਾ ਦਾ ਆਪਣਾ ਚੁੰਬਕਤਾ ਹੈ ਜਿਸਨੂੰ control ਨਹੀਂ ਕੀਤਾ ਜਾ ਸਕਦਾ ਸਸਤੀਆਂ ਅਤੇ ਸਸਤੀਆਂ ਦਰਾਂ ਅਤੇ ਹੋਰ ਇਹ ਆਸਾਨ ਸ਼ੁਰੂਆਤੀ ਬਿੰਦੂ ਦੇ ਨਾਲ, ਭਾਰਤ ਦੀ ਯਾਤਰਾ ਕਰਨ ਲਈ ਸਸਤੇ hotels ਵਿੱਚੋਂ ਚੋਟੀ ਦੀ ਚੌਣ ਹੈ। ਅਹ ਸਿਕਿਮ ਬਾਰੇ ਕੁੱਝ ਦੱਸੋ। ਜੀ ਰਾਜਸਥਾਨ ਦੇ ਰਾਜਗੜੀਆ ਮਾਰਗ

Alpine ਜੰਗਲ ਅਤੇ ਉੱਚੇ ਬਰਫ਼ ਨਾਲ ਢਕੇ ਪਹਾੜ ਅਲੱਗ ਥਲੱਗ ਪਿੰਡਾਂ ਦੇ ਸ਼ਾਨਦਾਰ ਦ੍ਰਿਸ਼ਾਂ ਨਾਲ ਬਿੰਦੀਆਂ ਵਾਲੀਆਂ ਚਟਾਨਾਂ ਦੀਆਂ ਬਣਤਰਾਂ ਹਨ, ਲੋਕ ਸਭਿਆਚਾਰ ਦਾ ਸਤਿਕਾਰ ਕਰਦਾ ਹੈ। Budget ਅਤੇ ਸਾਲ ਦੇ ਅੰਤ ਦੀਆਂ ਸਸਤੀਆਂ ਛੁੱਟੀਆਂ ਅਤੇ ਸਸਤੇ ਖਾਣੇ ਦੇ ਸ~ ਸੌਦੇ ਵੀ ਹਨ ਤੁਸੀਂ ਲਈ ਯਾਤਰਾ ਕੀਤੀ ਜਾ ਸਕਦੀ ਹੈ। ਮੈਰੀ ਕ੍ਰਿਸਮਸ ਦੋ ਹਜ਼ਾਰ ਬਾਈ ਅਹ ਦੀ ਵਰਦੀਨ ਬਾਜ਼ਾਰ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਜੀ ਮੈਂ ਕ੍ਰਿਸਮਸ ਲਈ ਤਿਆਰ ਹਾਂ ਪਿਆਰੇ ਕ੍ਰਿਸਮਸ ਕੇਰਲਾ ਅਤੇ ਮੌਸਮੀ ਹਮੇਸ਼ਾ ਹੀ ਗਰਮ ਹੁੰਦੇ ਹਨ। ਅਤੇ ਦੁਨੀਆਂ ਭਰ ਵਿੱਚ ਬਾਜ਼ਾਰ ਦੇ stall ਵੱਲਡਵਾਈਨ ginger bread ਚਾਚਾ ਚਿੱਪਸ ਅਤੇ ਹੋਰ ਪਕਵਾਨ ਨਵੇਂ ਸਾਲ ਦੇ ਜਸ਼ਨ ਹਨ ਏਡ ਗਰਾਈਡ season ਖ਼ਤਮ ਹੋ ਗਿਆ ਹੈ ਮੈਰੀਮੈਕਿੰਗ ਅਪ ਅਤੇ ਮੇਲਿਆਂ ਦੇ ਨਾਲ ਦੁਨੀਆਂ ਭਰ ਦੇ ਇਹਨਾਂ ਅੱਠ ਰਵਾਇਤੀ ਕ੍ਰਿਸਮਸ ਬਾਜ਼ਾਰਾਂ ਦੀ ਜਾਂਚ ਕਰੋ। ਅਹ ਨੁਰੇਨ ਨੂਰੇਨ ਵਰਗ ਦਾ ਕਰਾਈਸਡ ਚਾਈਲਡ Market ਜਿਸਨੂੰ blue ਵੀ ਕਿਹਾ ਜਾਂਦਾ ਹੈ ਨੂਰੇਨ ਵਰਗ ਦਾ ਫੈਲਿਆ ਹੋਇਆ ਵਿਰਾਸਤ ਕਰਾਈਸਡ ਜਰਮਨੀ ਦੇ ਸਭ ਤੋਂ ਮਸ਼ਹੂਰ ਛੁੱਟੀਆਂ ਵਾਲੇ ਬਾਜ਼ਾਰਾਂ ਵਿੱਚੋਂ ਇੱਕ ਹੈ ਅਤੇ ਰਵਾਇਤੀ ਤੌਰ ਤੇ ਇੱਕ ਪ੍ਰਮੁੱਖ ਸੈਲਾਨੀ ਆਕਰਸ਼ਨ ਇਸਦੀ ਸਿਖਰ ਤੇ ਦੁਨੀਆਂ ਦੀ,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 ਜੀ ਸਾਬਕਾ ਸਟਾਰਬਗ ਫਰਾਂਸ ਬ੍ਰੇਕ ਦੇ ਦੌਰਾਨ ਸਾਰਾ ਸਟਾਰਬਗ ਸਜਾ~ ਸਜਾਵਟੀ lights ਅਤੇ ਸ਼ਾਨਦਾਰ ਗਿਰਜ਼ਾ ਘਰ ਕੇਂਦਰੀ ਕਰਿਸਟਾਫ਼ ਐਲਚੇਟੀਅਨ ਨਾਲ ਜਗਮਾ ਜਗਮਗਾ ਰਿਹਾ ਹੈ ਪਰੰਪਰਾ ਦੇ ਆਧਾਰ ਤੇ ਬੁਨਿਆਦਾਂ ਮਜ਼ਬੂਤ ਹੋ ਰਹੀ ਹੈ ਪੰਦਰਾਂ ਸੌ ਸੱਤਰ ਵਿੱਚ ਸ਼ੁਰੂ ਹੋਏ ਇਸ ਬਾਜ਼ਾਰ ਵਿੱਚ ਪੰਜ ਸੌ ਤੋਂ ਵੱਧ ਦਿਲਚਸਪ ਘਟਨਾਵਾਂ ਅਤੇ ਸਵਾਦੀ ਪੇਸਟਰੀਆਂ ਹਨ ਟਾਂਗੇ ਦੀਆਂ ਰੋਟੀਆਂ ਅਤੇ ਮਠਿਆਈਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸਪੈਨਿਸ਼ ਜੇ ਤੁਸੀਂ ਇੱਕ ਧੁੱਪ ਨਾਲ ਭਿੱਜ ਅਤੇ ਬਹੁਤ ਹੀ ਵਾਜ਼ਬ ਤੌਰ ਤੇ ਨਿੱਘੀ ਜਨਮ ਦਿਨ ਕੁੰਜੀ ਲੱਭ ਰਹੇ ਹੋ ਕ੍ਰਿਸਮਸ ਲਈ ਰਵਾਨਾ ਹੋ ਹੋਣਗੇ।

ਜੀ ਐਸਟੋਨੀਆਂ talent town hall ਦੋ ਹਜ਼ਾਰ ਚੋਦਾਂ ਦਾ ਆਯੋਜਨ, ਇਹ ਕ੍ਰਿਸਮਸ market ਦੋ ਹਜ਼ਾਰ ਇੱਕ ਤੇ ਕ੍ਰਿਸਮਸ ਵਿ~ ਦਿਵਸ ਵਿੱਚ ਪਾਲ ਦੁਆਰਾ ਆਯੋਜਿਤ ਕੀਤੀ ਗਈ ਸੀ ਏਪੀ ਅਹ ਤੱਕ ਖੋਲੋ ਬੈਲਜੀਅਮ ਵਿੱਚ ਕੋਕੋਚਨ ਬਾਰੇ ਕੁੱਝ ਦੱਸੋ। Grand palace ਤੋਂ ਬਾਅਦ ਪਲੈ~ ਪ~ ਦੋ ਹਜ਼ਾਰ ਤੋਂ ਵੱਧ ਸਾਲਾਂ ਦੇ ਨਾਲ ਕ੍ਰਿਸਮਸ market ਵਿੱਚ ਆਯੋਜਿਤ ਕੀਤਾ ਗਿਆ, ਇੱਕ ਦੋ ਸੌ ਫੁੱਟ ਪ੍ਰਕਾਸ਼ਿਤ ਅਠਾਰਾਂ ਹਜ਼ਾਰ ਚਮਕਦੀਆਂ lights ਨਾਲ ਇੱਕ visual treat ਵੱਖ ਵੱਖ flavoured ਡੋਨਟਸ ਬਾਈ ਮੀਟਰ ਹੈ ਸ਼ਾਨਦਾਰ fire tree ਅਤੇ ਕ੍ਰਿਸਮਸ ਦਿਵਸ parade ਇੰਗਲੈਂਡ

ਦ੍ਰਿਸ਼ ਸਾਲ ਦਾ ਰਵਾਇਤੀ ਕ੍ਰਿਸਮਸ tree target ਅਹ ਤੇ ਆਸਮਾਨ ਵਿੱਚ ਖੋਜਿਆ ਜਾ ਸਕਦਾ ਹੈ ਬਾਜਾ~ ਬਾਜ਼ਾਰ ਰੰਗਤ ਸੋਲ ਊਤਮ ਛੂਮਾ ਸਵਾਦੀ ਭੋਜਨ ਜਿਵੇਂ ਕਿ ਈਸਮੋ ਕੀਤਾ ਚਾਚਾ ਚਿਪਸ, ਐਲਕਮੇਟ ਰੈਨਡੀਅਰ ਕਈ ਤਰਾਂ ਦੀਆਂ ਖਾਣ ਵਾਲਿਆਂ ਚੀਜਾਂ ਬਣਾਇਆ ਗਇਆ ਰਸੋਈ ਵਲੋਂ ਵੱਖ ਵੱਖ ਤਰਾ ਦੀ ਖੁਸ਼ਬੂ ਦੀਆ ਲੱਪਟਾ ਦੱਸ ਰਹਿਆ ਸਨ ਕੀ ਅੱਜ ਦੁਸਹਿਰਾ ਹੈ ਦੁਸਹੇਰੇ ਤੱਕ ਅਸੀ ਘਰ ਵਿਚ ਬਣਿਆ ਤਰਾ ਤਰਾ ਦੀਆ ਚੀਜਾ ਲਈ ਕਈ ਵਾਰੀ ਖਾਦਿਆ ਵਿਚ ਵਿਚਾਲੇ ਮੇਲੇ ਵਾਲੇ ਮੈਦਾਨ ਵਿਚ ਵੀ ਚੱਕਰ ਲਾਉਦੇ ਰਹੇ ਦਪਹਿਰ ਪਿਛੋਂ ਅਸੀ ਮੇਲੇ ਵੱਲ ਚੱਲ ਪਏ ਗਲਿਆ ਬਜ਼ਾਰਾ ਵਿਚ ਮੇਲੇ ਨੂੰ ਜਾਦੇ ਲੋਕਾ ਦੀਆ ਦੀ ਭੀੜ ਸੀ ਮੇਲੇ ਵਾਲੀ ਥਾਂ ਇਕ ਵੱਖਰਾ ਹੀ ਸੰਸਾਰ ਵੱਸਿਆ ਹੋਇਆ ਹੈ ਪਿੰਡਾ ਵਲੋਂ ਵੀ ਹਰ ਉਮਰ ਦੇ ਲੋਕੀ ਰੰਗ ਬਿਰੰਗੇ ਕੱਪੜੀਆਂ ਨਾਲ ਸੱਜੇ ਚਾਈ ਚਾਈ ਮੇਲੇ ਵੱਲ ਆ ਰਹੇ ਸਨ ਦੁਕਾਨਾ ਨਾਲ ਸੱਜੇ ਬਾਜ਼ਾਰ ਅਤੇ ਵੇਖਣ ਆਏ ਲੋਕ ਭਾਈਚਾਰੀਕ ਏਕੇ ਨੂੰ ਪ੍ਰਗਟਾ ਕਰ ਰਹੇ ਹਨ ਮੇਲੇ ਵਿਚ ਵੜਦੀਆ ਹੀ ਅਸੀ ਆਰਾ ਭੁਲ ਗਏ ਚੋਰ ਚਫ਼ੇਰੇ ਸੈਕੜੇ ਹੀ ਚੀਜ਼ਾ ਸਾਡਾ ਧਿਆਨ ਮੱਲੋ ਮਲੀ ਖਿਚ ਰਹਿਆ ਸਨ ਖੁਸ਼ੀ ਵਿਚ ਖੀਵੀ ਹੋਈ ਗਹਿਮਾ ਗਹਿਮ ਭੀੜ ਛੋਟੀਆ ਵੱਡਿਆ ਦੁਕਾਨਾ ਉੱਤੇ ਸੱਜਿਆ ਚੀਜ਼ਾ ਚੰਡੋਲੋ ਚੰਡੋਲਾ ਅਤੇ ਖੁਸ਼ੀ ਵਿਚ ਕਿਲ ਕਿਲਕਾਰੀਆ ਮਾਰਦੇ ਝੂਟੇ ਲੈਦੇ ਬੱਚੇ ਪਕਾਨਿਆ ਪੀਪਣੀਆ ਵਾਜਿਆ ਆਦਿ ਦਾ ਸ਼ੋਰ ਮੇਲੇ ਮੇਲੇ ਦੇ ਵਿਚਕਾਰ ਉੱਚੇ ਦਿਸਦੇ ਰਾਵਣ ਹੀ ਰਾਵਣ ਤੇ ਉਸ ਦੇ ਸਾਥੀਆਂ ਦੇ ਰੰਗ ਬਿਰੰਗੇ ਪੁਤਲੇ ਅਸੀ ਇਕ ਦੂਜੇ ਦੇ ਹੱਥਾਂ ਨੂੰ ਕੂਬੀ ਪਾ ਕੇ ਮੇਲੇ ਦੇ ਸ਼ਾਮ ਹੋ ਗਈ ਸ਼ਾਮ ਹੋ ਗਈ ਸੀ ਸੱਭ ਦਾ ਧਿਆਨ ਪੁਤਲਿਆ ਦੇ ਸਾੜੇ ਜਾਣ ਵੱਲ ਮੁੜ ਰਿਹਾ ਸੀ ਵੇਖਦਿਆ ਹੀ ਰਾਮ ਲਛਮਣ ਅਤੇ ਹਨੂਮਾਨ ਹਨੂਮਾਨ ਬਣੇ ਕਲਾਕਾਰ ਨੱਚਦੇ ਟੱਪਦੇ ਪੁਤਲਿਆ ਕੋਲੇ ਪਹੁਚ ਗਏ ਉਹ ਉਚੀ ਉਚੀ ਵਰਤਾਲਾਪ ਕਰ ਰਹੇ ਸਨ ਜੋ ਸਾਨੂੰ ਜੋ ਸਾਨੂੰ ਸੁਣਾਈ ਨਹੀ ਸੀ ਦਿੰਦੀ ਕੁਝ ਸਮੇ ਪਿਛੋਂ ਪੁਤਲਿਆ ਨੂੰ ਅੱਗ ਲਾਈ ਗਈ ਉਹਨੇ ਵਿਚ ਰੱਖੇ ਪਟਾਕਿਆ ਦੇ ਫੱਟਣ ਦੀਆਂ ਆਵਾਜਾ ਲਗਾਤਾਰ ਆਉਣ ਲੱਗੀਆਂ ਤੇ ਨਾਲ ਹੀ ਭੀੜ ਦਾ ਸ਼ੋਰ ਉੱਚਾ ਹੋਇਆ ਇਸ ਤੋ ਪਿਛੋਂ ਲੋਕ ਆਪੋ ਆਪਣੇ ਘਰਾਂ ਵਿਚ ਜਾਣ ਲਗ ਪਏ ਮੈਦਾਨ ਤੋ ਨਿਕਲਣ ਵਾਲੇ ਰਾਹਾ ਉੱਤੇ ਲੋਕਾਂ ਦਾ ਹੜ ਵੱਗਣ ਲੱਗ ਪਿਆ ਮੈ ਤੇ ਮੈਂ ਤੇ ਭੈਣ ਗੁਆਚ ਜਾਣ ਤੇ ਡਰੋਂ ਸਭ ਫਾੜੀ ਸਾਵਧਾਨੀ ਨਾਲ ਇੱਕ ਦੂਜੇ ਦਾ ਹੱਥ ਖਾਲੀ ਸਨ ਪਰ ਸਾਡਾ ਮਨ ਮੇਲੇ ਦੇ ਸੁਆਦ ਨਾਲ ਭਰਿਆ ਹੋਈਆ ਸੀ ਘਰ ਆ ਕੇ ਕਿੰਨੀ ਦੇਰ ਅਸੀ ਇਕ ਦੂਜੇ ਤੋਂ ਕਾਹਲੇ ਮੇਲੇ ਦੀਆ ਗੱਲਾਂ ਨੂੰ ਦੱਸਦੇ ਰਹੇ ਅਨਗਿਣਤ ਦੇਸ਼ ਦੇ ਭਗਤਾ ਨੂੰ ਜਿਨਾਂ ਵਿਚੋਂ ਬਹੁਤ ਸਾਰੇ ਗੁਣਮਾਨ ਗੁਮਨਾਮ ਹਨ ਇਸ ਲੜਾਈ ਵਿੱਚ ਆਪਣਿਆਂ ਕੁਰਬਾਨੀਆਂ ਦੇ ਕੇ ਹਿੱਸਾ ਪਾਇਆ ਆਜਾਦੀ ਲਈ ਦੇਸਵਾਸੀਆ ਨੂੰ ਇਸ ਲੰਮੀ ਉਮਰ ਲੰਮੀ ਜੱਦੋ ਜਹਿਤ ਤੌ ਪਿਛੋਂ ਆਖਰ ਪੰਦਰਾ ਅਗਸਤ ਉਨੀ ਸੌ ਸੰਤਾਲੀ ਦਾ ਦਿਨ ਆਈਆ ਹੁਣ ਦੇਸ਼ ਸੁਤੰਤਰ ਤੋਂ ਚੁਕਾ ਸੀ ਦੀਵਾਲੀ ਦਾ ਤਿਉਹਾਰ ਵਾਪਰੀ ਵਪਾਰੀ ਵਰਗ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਦੁਕਾਨਦਾਰ ਇਸ ਦਿਨ ਜਿਥੇ ਨਵੇ ਵਾਹੀ ਖਾਤੇ ਖੋਲਦੇ ਹਨ ਉੱਥੇ ਉਹ ਆਪਣੀਆਂ ਦੁਕਾਨਾਂ ਨੂੰ ਕਈ ਢੰਗਾ ਨਾਲ ਸਜਾਉਦੇ ਵੀ ਹਨ ਬਜ਼ਾਰਾ ਵਿੱਚ ਦੁਕਾਨਾ ਉੱਪਰ ਭਾਤ ਭਾਤ ਦੇ ਸਾਮਾਨ ਦੀ ਨੋਸ਼ਾਮਦ ਜਿਹੀ ਲੱਗੀ ਹੁੰਦੀ ਹੈ ਜਿਹੜੀ ਗਾਹਕਾ ਦਾ ਧਿਆਨ ਬਦੋਂ ਬਦੀ

ਪਹਿਲਾਂ ਹੀ ਆਪਣੀਆਂ ਦੁਕਾਨਾ ਨੂੰ ਸਜਾਉਦੇ ਸ਼ੁਰੂ ਕਰ ਦਿੰਦੇ ਹਨ

ਦੀਵਾਲੀ ਵਾਲੇ ਦਿਨ ਸ਼ਾਮ ਤੋਂ ਹੀ ਪਟਾਕਿਆ ਦੀ ਠਾਹ ਠਾਹ ਸੁਣਾਇ ਦੇਣ ਲਗ ਪੈਦੀ ਹੈ ਲੋਕ ਆਪਣੇ ਘਰਾਂ ਦੇ ਬਨੇਰਿਆਂ ਉੱਤੇ ਬੂਹਿਆਂ ਉੱਤੇ ਮੋਮਬੰਤਿਆ ਤੇ

ਅੰਮ੍ਰਿਤਸਰ ਵਿਖੇ ਹਰਿਮੰਦਿਰ ਸਾਹਿਬ ਵਿਚ ਵਿਸ਼ੇਸ਼ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਦਾ ਹੈ ਰਾਤ ਨੂੰ ਹਰਮੰਦਰ ਸਾਹਿਬ ਦੇ ਇਸ ਦਾ ਸਰੋਵਰ ਵਿਚਲਾ ਜਗਮਗ ਕਰਦਾ ਅਕਸਰ ਮਨਮੋਹਨਾ ਦ੍ਰਿਸ਼ ਪੇਸ਼ ਕਰਦਾ ਹੈ ਲੋਕ ਦੂਰ ਦੋਰਿੰਦਿਉ ਇਸ ਦਿਨ ਹਰਮੰਦਰ ਸਾਹਿਬ ਕਰਤਾਰ ਸਿੰਘ ਸਰਾਭਾ ਵਿਚ ਇਕ ਪੱਕਾ ਦੇਸ਼ ਭਗਤ ਸੀ ਉਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੇ ਨਿਜ਼ੀ ਸੁੱਖਾ ਅਤੇ ਖੁਸ਼ਿਆਂ ਵੱਲ ਧਿਆਨ ਨਾ ਦਿੰਦੋ ਹੋਏ ਆਪਣਾ ਸੱਭ ਕੁਝ ਦੇਸ਼ ਲਈ ਵਾਰ ਦਿੱਤਾ ਉਹ ਬੜਾ ਦਲੇਰ ਇਰਾਦੇ ਵਾਲੇ ਮਨੁਖ ਸੀ ਕਿਹਾ ਕਿਹਾ ਜਾਦਾ ਹੈ ਕੀ ਅੱਜ ਜੱਜ ਦੇ ਉਸ ਨੂੰ ਆਪਣਾ ਬਿਆਨ ਬਦਲਣ ਲਈ

ਰਹਿਮ ਦੀ ਅਪੀਲ ਕਰਨ ਦੇ ਸੁਜਾਅ ਨੂੰ ਵੀ ਠੁਕਰਾ ਦਿਤਾ ਅਜੇਹੇ ਦੇਸ਼ ਭਗਤਾ ਦੀਆਂ ਕੁਰਬਾਣੀਆਂ ਸਦਕਾ ਭਾਰਤ ਪੰਦਰਾ ਅਗਸਤ ਉਨੀ ਸੌ ਸੰਤਾਲੀ ਵੀ ਅੰਗਰੇਜਾ ਦੀ ਗੁਲਾਮੀ ਤੋ ਆਜਾਦ ਹੋ ਗਿਆ ਯੁੱਦ ਵਿੱਚ ਸ਼ਾਮਲ ਹੋ ਗਿਆ ਗਦਰ ਪਾਰਟੀ ਦਾ ਉਦੇਸ਼ ਅੰਗਰੇਜਾ ਨੂੰ ਭਾਰਤ ਵਿਚੋ ਕੱਢਣ ਲਈ ਭਾਰਤ ਵਿੱਚ ਗਦਰ ਕਰਨਾ ਸੀ ਉਹਨਾ ਨੂੰ ਜੰਗ ਦਾ ਸਮਾਂ ਇਸ ਕੰਮ ਲਈ ਹੋਰ ਵਿ ਢੁਕਵਾ ਜਾਪਿਆ ਇਸ ਲਈ ਉਹਨਾ ਦੇ ਅਗਰ ਗਦਰ ਅਖ਼ਬਾਰ ਵਿਚ ਭਾਰਤੀਆਂ ਵਲੋਂ ਅੰਗਰੇਜੀ ਰਾਜ ਦੇ ਵਿਰੁੱਧ ਜੰਗ ਦਾ ਇਲਾਨ ਕਰ ਦਿਤਾ ਜਿਸ ਦੇ ਨਾਲ ਹੀ ਗਦਰ ਪਾਰਟੀ ਦਾ ਮੈਬਰ ਗਰਦ ਕਰਵਾਉਣ ਲਈ ਭਾਰਤ ਆਪਣੇ ਸ਼ੁਰੂ ਹੋ ਗਿਆ ਅੱਗੋ ਅੰਗਰੇਜ ਪੁਲਿਸ ਅਮਰੀਕਾ ਤੋ ਪਰਤਦੇ ਹਿੰਦੋਸਤਾਨਿਆਂ ਨੂੰ

ਜੁੜ ਗਏ ਇਹਨਾ ਦੀਆ ਅਗਵਾਈ ਕਰਨ ਵਾਲਿਆ ਵਿਚ ਕਰਤਾਰ ਸਿੰਘ ਸਰਾਭਾ ਵੀ ਸੀ ਪੰਜਾਬ ਵਿਚ ਗਰਦ ਪਾਰਟੀ ਦਾ ਮਨੁੱਖ ਪ੍ਰੋਗਰਾਮ ਛੋਣਿਆ ਵਿੱਚ ਫੋਜ਼ਿਆ ਨੂੰ ਵਿਧਰੋ ਲਈ ਤਿਆਰ ਕਰਨਾ ਸੀ ਇਸ ਲਈ ਇਕ ਪਾਸੇ ਛੋਣਿਆ ਵਿੱਚ ਫੋਜਿਆਂ ਨਾਲ ਸਪੰਰਕ ਬਣਾਏ ਗਏ ਦੂਜੇ ਪਾਸੇ ਦੇਸ਼ ਦੇ ਕਰਾਤਕਾਰੀਆਂ ਨਾਲ ਮੇਲ ਜੋਲ ਪੈਦਾ ਕੀਤਾ ਗਿਆ ਵਿਧਰੋ ਦੀ ਇਹ ਯੋਜਨਾ ਪਾਰਟੀ ਵਿੱਚ ਆ ਵੜੇ ਇਕ ਪੁਲਿਸ ਮੁੱਖਦਾਰ ਕਿਰਪਾਲ ਸਿੰਘ ਕਰਨ ਸੇਲ ਹੋ ਗਈ ਗ੍ਰਿਫ਼ਤਾਰਿਆ ਦਾ ਚੱਕਰ ਸ਼ੁਰੂ ਹੋ ਗਿਆ ਕਰਤਾਰ ਸਿੰਘ ਸਰਾਭਾ ਆਪਣੇ ਸਾਥਿਆ ਹਰਨਾਮ ਸਿੰਘ ਹਰਨਾਮ ਸਿੰਘ ਹਰਨਾਮ ਸਿੰਘ ਯੋਜਨਾ ਪਾਟਰੀ ਵਿਚ ਆ ਵੜੇ ਇਕ ਪੁਲਿਸ ਮੁਖਬਾਰ ਸਾਥਿਆਂ ਹਰਨਾਮ ਸਿੰਘ ਜਗਤ ਸਿੰਘ ਸੁਰੰਗੀਆਂ ਸੁਸੰਗਿਆ ਨਾਲ ਗੁਰੂ ਜੀ ਇਕ ਮਹਾਨ ਸਮਾਜ ਸੁਧਾਰਨ ਸਨ ਉਹਨਾ ਦੇ ਦੱਬੇ ਕਲਚੇ ਕੁਚਲੇ ਦੱਬੇ

ਰਚੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾ ਦੀ ਬਾਣੀ ਵਿਚੋਂ ਜੱਪਜੀ ਸਾਹਿਬ ਅਤੇ ਆਸਾ ਦੀ ਵਾਰ ਹਰ ਰੋਜ਼ ਪੜਿਆ ਤੇ ਗਈਆ ਜਾਣ ਵਾਲਿਆ ਬਣਿਆ ਹਨ ਜਦੋ ਗੁਰੂ ਜੀ ਬਾਣੀ ਉਚਾਰਦੇ ਸਨ ਤਾ ਭਾਈ ਮਰਦਾਨਾ ਉਹਨਾ ਨਾਲ ਰਬਾਬ ਵਜਾਉਦਾ ਸੀ ਉਹਨਾ ਦੀ ਬਾਣੀ ਵਿਚ ਰੱਬ ਦੇ ਕਿਰਪਾਲੂ

ਉਹਨਾ ਦੀ ਬਾਣੀ ਦੀਆ ਕਈ ਤੁਕਾ ਸਭ ਦੇ ਮੂਹਾ ਤੇ ਚੜਿਆ ਹੋਇਆ ਜਿਵੇ ਗੁਗੂ ਦਾ ਗੁਰੂ ਜੀ ਦਾ ਉਪਦੇਸ਼ ਕਿਸੇ ਇਕ ਫਿਰਕੇ ਦੇ ਕੇਲ ਲੋਕਾ ਲਈ ਨਹੀ ਸੀ ਸਗੋਂ ਸਭ ਲਈ ਸਾਝਾ ਸੀ ਉਹਨਾ ਦੇ ਮਨੁਖ ਤੇ ਮਨੁਖ ਵਿਚਕਾਰ ਧਰਮ ਜਾਤ ਪਾਤ ਦਾ ਕਿਸੇ ਹੋਰ ਜਾਤ ਪਾਤ ਦਾ ਕਿਸੇ ਹੋਰ ਪ੍ਰਕਾਰ ਦੇ ਵੱਖਰੇਵੇ ਦੀ ਨਿਖੇਦੀ ਕੀਤੀ ਗੁਰੂ ਜੀ ਦੀ ਸਿਖਿਆ ਨੂੰ ਅੱਗੇ ਨੌ ਗੁਰੂ ਸਾਹਿਬਾ ਦੇ ਪ੍ਰਚਯਾ ਕੇ ਸਮਾਜ ਵਿਚ ਲਾਗੂ ਕਰਨ ਦਾ ਯਤਨ ਕੀਤਾ ਉਹਨਾ ਦੀ ਸਿਖਿਆ ਅੱਜ ਵੀ ਸਾਡੀ ਅਗਵਾਈ ਕਰਦੀ ਹੈ ਇਸ ਤੋ ਵਿ ਵੱਧ ਸਾਰੇ ਦੇਸ਼ ਅਖੱਡਤਾ ਕਾਇਮ ਰੱਖਣ ਲਈ ਓਨਾ ਦੀ ਸਿਖ੍ਯਾ ਦਾ ਬੜਾ ਮਹੱਤਵ ਹੈ

ਉਹਦਾ ਧਿਆਨ ਹੀ ਨਾ ਜਾਵੇ, ਜਿਵੇਂ ਕਿ ਸਾਡੀ ਪਿੱਛਲੀ ਕਹਾਣੀ 'ਚ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਉਹਨੂੰ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਕਹਾਣੀ ਬਹੁਤ ਹੀ ਦਿਲਚਸਪ ਹੈ ਇਹਨੂੰ ਸੁਣਨਾ ਧਿਆਨ ਨਾਲ। ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ, ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਵੇਖ ਚੁੱਕਾ ਸੀ, ਉਹ ਉਂਜੇ ਖਲੋਤਾ ਸੀ, ਚੌਕ ਦੇ ਖੱਬੇ ਪਾਸੇ, ਆਪਣੇ ਰਿਕਸ਼ੇ

ਰੱਖੀ ਹੋਈ ਸੀ ਤੇ ਝੁਕਿਆ ਖਲੋਤਾ ਸੀ ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ, ਘੱਟੋ-ਘੱਟ ਉਦੋਂ ਖ਼ਾਲੀ ਤਾਂ ਪਲਟ ਪਲਾਟ ਵੱਲ ਵੇਖੀ ਜਾ ਰਿਹਾ ਸੀ ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣਾ-ਦੇਣਾ ਹੀ ਨਾ ਹੋਵੇ। ਕੁੱਬੀ ਹੋਈ ਉਹਦੀ ਪਿੱਠ 'ਤੇ ਸੱਜੇ ਮੋਢੇ ਦੀ ਹੱਡੀ ਤੱਕ, ਭੈੜੀ ਜਿਹੀ ਇੱਕ ਬੁਸ਼ਰਟ 'ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਕਾਲ਼ੀਆਂ ਸੁੱਕੀਆਂ ਲੱਤਾਂ ਹਨ ਤੇ ਸਿਰ ਤੇ ਵਾਲ ਮੈਲੇ ਉਲਝੇ ਹੋਏ, ਉਹਨੂੰ ਵੇਖ ਕੇ ਹੀ ਦਿਲ ਖ਼ਰਾਬ ਹੁੰਦਾ, ਜੇ ਉਹਦੀ ਫੋਟੇ ਖਿੱਚ ਕੇ ਅਖ਼ਬਾਰ 'ਚ ਛਾਪੀ ਜਾਵੇ ਤਾਂ ਹੇਠਾਂ ਲਿਖ ਦਿੱਤਾ ਜਾਵੇ, ਇਹ ਹੈ ਉਹ ਮੁੰਡਾ ਜਿਹੜਾ ਮਾਲਕ, ਉਹਦੀ ਪਤਨੀ ਇੱਕਲੌਤੇ ਪੁੱਤਰ

ਲੋਕ ਸੱਚ ਮੰਨ ਲੈਣਗੇ ਇਹਦੀਆਂ ਭੁੱਖੀਆਂ-ਭੁੱਖੀਆਂ ਨਜ਼ਰਾਂ ਏਸ ਤਰ੍ਹਾਂ ਹੈਰਾਨੀ ਨਾਲ਼ ਵੇਖਦੀਆਂ ਨੇ, ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ ਕਮੀਨੀਆਂ ਜਿਹੀਆਂ। ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰ ਕੇ, ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਤਕ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਜਿਹੀ ਆ, ਖਿਝ ਜਿਹੀ ਆ ਗਈ ਸੀ ਤੇ ਉਦੋਂ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ ਦੋ ਰੁਪਏ ਬੁੜ-ਬੁੜ ਕਰਕੇ ਗ~ ਵਗਾਹ ਮਾਰੇ ਸਨ ਤਾਂ ਮੇਰਾ ਦਿਲ ਕੀਤਾ ਸੀ ਵੀ ਪਰ ਉਹਨੂੰ ਵਾਲ਼ਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਅਤੇ ਸੁੱਕੀਆਂ ਜਿਹੀਆਂ ਬਾਂਹਵਾਂ ਦੇ ਕਾਨੇ ਮਰੋੜ ਦਿਆਂ ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ ਸੀ ਕੁਝ ਮੈਂ ਆਪ ਵੀ ਚੁੱਪ ਕਰ ਗਿਆ। ਪਈ ਏਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਏ, ਕੀ ਹੱਥ ਲਾਉਣਾ ਏ ਚਿੱਟੇ ਹੀ ਛਿੱਟੇ ਹੀ ਪੈਣਗੇ। ਉਹ ਨਿੱਕੀ ਜਿਹੀ ਗਾਲ੍ਹ ਕੱਢ ਦੇਵੇ, ਹੱਥ ਚੁੱਕ ਲਵੇ, ਸ਼ਰੀਫ਼ ਆਦਮੀ ਮਿੱਟੀ ਹੋ ਜਾਂਦਾ ਏ ਫੇਰ ਉਹ ਆਪਣੇ ਆਪ ਨੂੰ ਹੀ ਗਾਲ੍ਹਾਂ ਕੱਢ ਲਵੇ, ਲੋਕ ਸਮਝਦੇ ਹਨ ਦੂਜੇ ਨੂੰ ਹੀ ਕੱਢ ਰਿਹਾ ਏ। ਉਂਞ ਵੀ ਮੈਂ ਨਹੀਂ ਚਾਹੁੰਦਾ ਪਈ ਮਾੜੇ ਬੰਦੇ ਨਾਲ਼ ਲੜਿਆ ਜਾਵੇ ਪਰ ਇਹ ਬੇਇਨਸਾਫ਼ੀ ਹੀ ਨਹੀਂ ਸਹਿ ਨਹੀਂ ਹੁੰਦੀ, ਸਬਜ਼ੀ-ਮੰਡੀ ਤੋਂ ਇਥੋਂ ਤੱਕ ਦੇ ਦੋ ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ ਫੇਰ ਝਗੜਾ ਕਾਹਦਾ ਇਹ ਕਮੀਨਾ ਤਰੀਕਾ ਏ ਇਹਨਾਂ ਦਾ ਮੰਗਣ ਦਾ ਜਾਂ ਠੱਗਣ ਦਾ। ਪਹਿਲਾਂ ਕਹਿਣਗੇ, ਜੋ ਮਰਜ਼ੀ ਦੇ ਦਿਉ ਪਰ ਲੈਣ ਵੇਲ਼ੇ ਆਪਣੀ ਮਰਜ਼ੀ ਦੇ ਲੈਣਗੇ ਜੇ ਪੈਸੇ ਤੈਅ ਕਰ ਲਉ ਤਾਂ ਜਦੋਂ ਮੁਹੱਲਾ ਨੇੜੇ ਆਉਣ ਲੱਗਾ, ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਹਨ, ਬੀਬੀ ਜੀ ਇਹ ਤਾਂ ਬੜੀ ਦੂਰ ਏ ਸ਼ਹਿਰ ਦਾ ਦੂਜਾ ਪਾਸਾ ਆ ਗਿਆ ਮਾਡਲ ਟਾਊਨ ਤਾਂ ਡੂਢ ਮੀਲ ਲੰਮਾ ਏ ਗ਼ਰੀਬ ਆਦਮੀ ਨੂੰ ਮਾਰ ਲਿਆ। ਏਸ ਵੇਲ਼ੇ ਕੋਈ ਏਨੀ ਦੂਰੀ ਕਾਹਨੂੰ ਆਉਂਦਾ ਏ ਇੰਨੀ ਦੂਰ ਕਾਹਨੂੰ ਆਉਂਦਾ ਹੈ ਮਤਲਬ ਹਜੇ ਤਾਂ ਦੁਪਹਿਰ ਦੇ ਦੋ ਹੀ ਵੱਜੇ ਹਨ,

ਈ ਆ ਗਿਆ ਸੜਕ ਟੁੱਟੀ ਪਈ ਏ ਤਿੰਨ ਰੁਪਏ ਦਿਓ ਅਵਾਜ਼ ਸੁਣ ਕੇ ਮੈਂ ਬਾਹਰ ਨਿਕਲਿਆ ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ ਦੋ ਰੁਪਏ ਵਗਾਹ ਸੁੱਟੇ।

ਮੈਨੂੰ ਪਤਾ ਸੀ ਪਈ ਉਹ ਇੱਕ ਰੁਪਇਆ ਵੱਧ ਮੰਗ ਕੇ ਪੰਜਾਹ ਪੈਸੇ ਵੱਧ ਦੇਣਾ ਲੈਣੇ ਚਾਹੁੰਦਾ ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾਲ਼ ਮਿੰਨਤ ਨਾ ਸਹੀ, ਨਿਮਰਤਾ ਨਾਲ਼ ਕਹਿੰਦਾ, ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ, ਇਹ ਦੂਰ ਨਿਕਲ਼ੀ, ਮੈਨੂੰ ਪੰਜਾਹ ਪੈਸੇ ਹੋਰ ਦੇ ਦਿਉ। ਉਹਨੂੰ ਉਸੇ ਵੇਲ਼ੇ ਮਿਲ਼ ਜਾਣੇ ਸਨ। ਭਗਤਣੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗ਼ਰੀਬ-ਗ਼ਰੀਬੇ ਨੂੰ ਰੋਟੀ ਚਾਹ ਦੇ ਦਿੰਦੀ, ਦੇ ਦਿੰਦੀ ਹੈ, ਇਹਨੇ ਤਾਂ ਫੇਰ ਵੀ ਉਹਨੂੰ ਦੋ ਕ~ ਉਹਨੂੰ ਢੋ ਕੇ ਲਿਆਂਦਾ ਸੀ ਪਰ ਪੁਆੜਾ ਪੈ ਗਿਆ ਬਈ ਉਹਦੇ ਰੁਪਏ ਸੁੱਟਣ ਅਤੇ ਮੇਰੇ ਗਰਮ ਹੋਣ 'ਤੇ। ਮੇਰੀ ਪਤਨੀ ਤਾਂ ਆਪਣਾ ਕੱਪ ਵੀ ਮੇਰੇ ਕੋਲ਼ ਲੈ ਆਈ, ਤਾਂ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫੇਰ ਉਹਨੂੰ ਵੇਖ ਆਈ ਕੁਰਸੀ 'ਤੇ ਬਹਿ ਕੇ ਚਾਹ ਪੀਂਦੀ ਹੈ ਮੇਰੇ ਚਿਹਰੇ ਵੱਲ ਤੱਕਿਆ, ਜਦੋਂ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ, ਛੱਡੋ ਪਰੇ ਤਿੰਨ ਰੁਪਏ ਹੀ ਨੇ, ਦੇ ਦਿਓ ਆਹ ਨਹੀਂ ਮੈਂ ਇੱਕ ਸ਼ਬਦ ਬੋਲਿਆ। ਉਹ ਗ਼ਰੀਬ ਏ, ਪੈਸੇ ਡਿਗ ਵੀ ਪੈਂਦੇ ਨੇ ਬੱਚੇ ਰੋਜ਼ ਰੁਪਇਆ ਦੇ ਦੋ ਰੁਪਏ ਖ਼ਰਚ ਦੇਂਦੇ ਨੇ, ਕਿੰਨੇ ਪੈਸੇ ਐਵੇਂ ਰੋਹੜ ਛੱਡ ਦੇ ਨੇ। ਉਹ ਰਿਕਸ਼ੇ ਵਾਲ਼ੇ ਦੀ ਵਕੀਲ ਬਣੀ ਬੈਠੀ ਸੀ, ਹਮਰਦਰਦੀ ਨਾਲ ਜਾਂ ਡਰ ਨਾਲ, ਉਂਞ ਉਹਦੀ ਗੱਲ ਠੀਕ ਸੀ, ਮੈਂ ਰੋਜ਼ ਤਿੰਨ-ਢਾਈ

ਕੰਪਨੀ ਬਾਗ਼, ਕਹਿੰਦਾ ਨਹੀਂ ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ ਬੇਵਕੂਫ਼, ਜਾਹਲ ਤਦੇ ਸਾਲ਼ੇ ਗ਼ਰੀਬ ਨੇ। ਨਾਜਾਇਜ਼ ਤਰੀਕੇ ਨਾਲ਼ ਇੱਕ ਰੁਪਇਆ ਕਮਾਉਣ ਬਦਲੇ ਦੋ ਰੁਪਏ ਦੀ ਸਵਾਰੀ ਗੁਆ ਦਿੱਤੀ ਪੂਰਾ ਇੱਕ ਘੰਟਾ ਬਰਬਾਦ ਕਰ ਲਿਆ, ਪੰਜ ਰੁਪਏ ਕਮਾਏ ਜਾ ਸਕਦੇ ਸੀ, ਏਸ ਸਮੇਂ 'ਚ ਤਾਂ ਬੁੜਬੁੜਾ ਕੇ ਮੈਂ ਇੰਞ ਹੀ ਕਿਹਾ ਮੁੰਡਾ ਨਾ ਸੁਣੇ ਤੇ ਚਿੱਠੀ ਅਧੂਰੀ ਹੀ ਪਰ੍ਹੇ ਕਰ ਦਿੱਤੀ, ਮੈਂ ਜਿਹੜੀ ਰਿਕਸ਼ਾ ਵਾਲੇ ਨੇ ਖਲੋਣ ਖਲੋਣਾ ਖਲੋਣ ਨਾਲ਼ ਮੈਨੂੰ ਹੋ ਰਹੀ ਸੀ ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਵੀ ਬਈ ਉਹ ਉੱਧਰ ਧਿਆਨ ਹੀ ਨਾ ਦੇਵੇ। ਸਾਲੇ ਆਪੇ ਥੱਕ ਕੇ ਚਲਿਆ ਜਾਵੇਗਾ। ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੀ ਗਈ, ਮੈਂ ਉੱਠ ਕੇ ਬਾਰੀ ਵਿੱਚ ਝਾਤ ਮਾਰੀ ਕੋਈ ਹੋਰ ਰਿਕਸ਼ੇ ਵਾਲ਼ਾ ਉਹਦੇ ਕੋਲ਼ ਤਾਂ ਨਹੀਂ ਆ ਗਿਆ। ਉਞ ਦੇਖਿਆ ਜਾਏ ਤੇ ਰਿਕਸ਼ੇ ਵਾਲੇ ਬਾਹਲੇ ਚਲਾਕ ਹੁੰਦੇ ਨੇ। ਉਹ ਦੂਜਾ ਰਿਕਸ਼ਾ ਵਾਲ਼ਾ ਕੋਈ ਗੱਲ ਕਰਕੇ ਕਾਹਲ਼ ਨਾਲ਼ ਅੱਡੇ ਵੱਲ ਨੂੰ ਚੱਲ ਗਿਆ ਮੈਨੂੰ ਲੱਗਾ, ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ। ਇਹਨਾਂ ਵਿੱਚ ਏਕਤਾ ਬੜੀ ਏ, ਝਗੜਾ ਹੋਣ 'ਤੇ ਸਾਰੇ ਚੰਬੜ ਜਾਂਦੇ ਨੇ, ਪਰ ਦੂਜੇ ਮੁਸਾਫ਼ਰ ਵੇਖ ਕੇ ਵੀ ਲੰਘ ਜਾਂਦੇ ਨੇ। ਬੁਲਾ ਲਿਆਵੇ ਮੈਂ ਕੋਈ ਡਰਦਾਂ, ਸੋਚ ਕੇ ਮੈਂ ਕੁਰਸੀ 'ਤੇ ਬਹਿ ਗਿਆ ਪਤਨੀ ਮੁੜ ਕੇ ਆ ਕੇ ਬੂਹੇ 'ਚ ਖਲੋ ਗਈ ਹੌਲ਼ੀ ਦੇਣੀ ਕਹਿੰਦੀ, ਰਿਕਸ਼ੇ ਵਾਲ਼ੇ ਨੂੰ ਚੰਗਾ ਹੁੰਦਾ, ਇੱਕ ਕੱਪ ਚਾਹ ਪਿਆ ਦਿੰਦੇ ਹੁਣ ਡੋਲ੍ਹਣੀ ਪਈ ਏ, ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ ਲੱਗਦਾ ਸੀ ਹਾਰ ਗਈ ਏ। ਜੇ ਉਹ ਰਿਕਸ਼ਾ ਵਾਲ਼ਾ ਮੁੜ ਕੇ ਆ ਜਾਵੇ ਤੇ ਮੈਂ ਇੱਥੋਂ ਚਲਾ ਜਾਵਾਂ ਤਾਂ ਉਹਨੂੰ ਚੁੱਪ ਕਰਕੇ ਤਿੰਨ ਰੁਪਏ ਹੀ ਦੇ ਦੇਵੇਗੀ ਮੇਰੀ ਪਤਨੀ ਨੂੰ ਵੀ ਨੀ ਸਮਝ ਆਇਆ ਕਿੱਢੀ ਵੱਡੀ ਬੇਵਕੂਫ਼ ਹੈ, ਵੀ ਜਿਹਦੇ ਨਾਲ ਮੇਰਾ ਝਗੜਾ ਹੋਇਆ ਵੀ ਤੂੰ ਉਹਨੂੰ ਹੀ ਪੈਸੇ ਦੇਣ ਲੱਗੀ ਹੈ ਕਿਉਂ ਜੀ ਕਹਿਣ ਲੱਗੀ ਤੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ ਤਿੰਨ ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ। ਹੁਣ ਮੀਂਹ ਵਸਦੈ, ਮੇਰੇ ਮੂੰਹੋਂ ਇਹ ਗੱਲ ਸਖ਼ਤੀ ਨਾਲ਼ ਨਿਕਲ਼ ਗਈ, ਇਸ ਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ਼ ਹੋਇਆ, ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ। ਮੈਂ ਚਿੱਠੀ 'ਤੇ ਦੋ ਤਿੰਨ ਸਤਰਾਂ ਝਰੀਟੀਆਂ ਤੇ ਪੂਰੀ ਕਰ ਦਿੱਤੀ, ਪੂਰੀ ਕੀ ਕਰ ਦਿੱਤੀ, ਥੱਕ-ਹਾਰ ਕੇ ਲਿਖ ਦਿੱਤਾ, ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ, ਹੁਣ ਲਈ ਧੰਨਵਾਦ। ਅੱਜ ਇਕ ਬਾਬਾ ਜੀ ਬਾਰੇ ਜਿਹੜੇ ਜਲੰਧਰ ਦੇ ਰਹਿਣ ਵਾਲੇ ਬਾਬਾ ਜੀ ਨੇ ਉਹ ਬੋਹੋਤ ਹੀ ਚਮਤਕਾਰੀ ਬਾਬਾ ਜੀ ਨੇ ਓਹਨਾ ਦੀ ਇਨੀ ਸ਼ਕਤੀਆਂ ਨੇ ਬਾਬਾ ਜੀ ਚ ਮੈਂ ਤੁਹਾਨੂੰ ਆਪਣੇ ਉਸ ਘਰ ਦੀ ਗੱਲ ਦੱਸਣਾ ਚਾਹੁੰਦਾ ਆ ਇਕ

ਸੀਗੀ ਨੀ ਬਾਬਾ ਜੀ ਨੇ ਘਰੇ ਬੈਠੇ ਬੈਠੇ ਹੀ ਇਨ੍ਹਾਂ ਵਧੀਆ ਚਮਤਕਾਰ ਕਰਤਾ ਸੀਗਾ ਮਤਲਬ ਬਹੁਤ ਦੁਨੀਆਂ ਜਿਨੂੰ ਕਹਿੰਦੇ ਨੇ ਬਹੁਤ ਹੀ ਦੁਨੀਆਂ ਓਹਨਾ ਨੂੰ ਇੰਨੀ ਇਜ਼ਤ ਸੀ ਜਲੰਧਰ ਚ ਰਹਿੰਦੇ ਸੀਗੇ ਬਾਬਾ ਜੀ ਤੇ ਕਿਆ ਹੁੰਦਾ ਸੀਗਾ ਜੀ ਓ ਬਾਬਾ ਜੀ ਆਪਣੇ ਇੰਨੀ ਸ਼ਕਤੀ ਸੀਗੀ ਬਾਬਾ ਜੀ ਚ ਇੰਨੀ ਜ਼ਿਆਦਾ ਸ਼ਕਤੀ ਸੀਗੀ ਤੁਹਾਨੂੰ ਦੱਸ ਨੂੰ ਸਕਦਾ ਜੀ ਮੈਂ ਤੇ ਕਯਾ ਹੁੰਦਾ ਸੀਗਾ ਜੀ ਮੈਂ ਤੁਹਾਨੂੰ ਦੱਸਦਾ ਏ ਓਹਨਾ ਦੇ ਘਰ ਕਬਜ਼ਾ ਕਰ ਲਿਆ ਸੀ ਕਿਸੇ ਨੇ ਓਹਨਾ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕਰ ਲਿਆ ਸੀਗਾ ਤੇ ਮੇਰੀ ਮਾਸੀ ਸਾਡੇ ਕੋਲ ਆਈ ਮੇਰੇ Daddy ਕੋਲ ਆਈ ਕਹਿੰਦੀ ਵੀ ਏਦਾਂ ਏਦਾਂ ਚੱਕਰ ਏ ਵੀ ਰਿਸ਼ਤੇਦਾਰਾਂ ਨੇ ਕਬਜਾ ਕੇ ਲਿਆ ਤੇ ਕਿ ਕਹਿੰਦੇ ਆ ਮੇਰਾ Daddy ਕਹਿੰਦਾ ਕੋਈ ਨੀ ਮਤਲਬ ਮੈਂ ਇਕ ਬਾਬਾ ਜਾਂਦਾ ਆ ਮਤਲਬ ਉਹ ਘਰੇ ਬੈਠੇ ਬੈਠੇ ਹੀ ਆਪਣੇ ਓਹਨਾ ਨੇ ਬੱਸ ਤੁਹਾਨੂੰ ਆਪਣਾ ਕਿਆ ਕਹਿੰਦੇ ਆ ਕੋਈ ਚੀਜ਼ ਲਿਖਾਉਂਗੇ ਤੇ ਓਹਨੂੰ ਦੇਣੀ ਏ ਤੇ ਉਹ ਕੋਈ ਚੀਜ਼ ਖਾਂਦੀ ਨਹੀਂ ਸੀਗੀ ਹਾਂਜੀ ਉਹ ਇੰਨੀ ਚਲਾਕ ਸੀਗੀ ਹਾਂਜੀ ਤੇ ਬਾਬੇ ਨੇ ਕਿਹਾ ਤੇਰੇ ਬਾਬੇ ਨੇ ਨਾ ਪੈਸੇਆਂ ਦਾ ਭੁੱਖਾ ਸੀ ਨਾ ਬਾਬਾ ਨਾ ਕਿਸੀ ਹੋਰ ਚੀਜ਼ ਦਾ ਭੁੱਖਾ ਸੀਗਾ ਬਾਬਾ ਨੇ ਕਿਹਾ ਤੇਰੇ ਆਹ ਗਿਆਰਹ ਸੌ ਰੁਪਏ ਚੜ੍ਹਾਏ ਬਾਬੇ ਨੂੰ ਤੇ ਕੀ ਕਹਿੰਦੇ ਉਸਨੂੰ ਬਾਬੇ ਨੇ ਕਿਹਾ ਵੀ ਕੋਈ ਚੱਕਰ ਨਹੀਂ ਓਹਨੂੰ ਘਰੇ ਬੈਠੇ ਬੈਠੇ ਹੁਣ ਚਪੇੜਾਂ ਵਜੰਗੀਆਂ ਆਪਣੇ ਆਪ ਘਰ ਚਡ ਕੇ ਜਾਓ ਉਹ ਹੁਣ ਉਹ ਗੱਲ ਸੱਚ ਨਿਕਲੀ ਬਾਬੇ ਨੇ ਇਕ ਤਰੀਕ ਵੀ ਹਾਂ ਬਈ ਤੂੰ ਤੂੰ ਗੂੜ੍ਹੀਆਂ ਵੀ ਤੇਰਾ ਇਕ ਤਰੀਕ ਨੂੰ ਕਹਿੰਦੇ ਨੇ ਇਕ ਤਰੀਕ ਨੂੰ ਵੀ ਆ ਤੇਰਾ ਘਰ ਛੱਡ ਕੇ ਲੰਘ ਜੁਗੀ ਤੇ ਓਹੀ ਗੱਲ ਹੁਈ

ਓਥਰ ਵੀ ਸਾਰੀ ਸੰਗਤ ਆਂਦੀ ਆ ਸਾਰਾ ਪੰਜਾਬ ਜਿਹਨੂੰ ਕਹਿੰਦੇ ਆ ਸਾਰੇ ਅਲੱਗ ਅਲੱਗ ਸ਼ਹਿਰਾਂ ਤੇ ਅਲੱਗ ਅਲੱਗ ਦੇ ਬੰਦੇ ਆਉਂਦੇ ਆ ਓਥੇ ਬਾਗ਼ਰਪੁਰ ਡੇਰੇ ਤੇ ਹਰ ਵੀਰਵਾਰ ਓਥੇ ਇੰਨਾ ਮੇਲਾ ਲੱਗਦਾ ਏ ਕੇਨ ਕਹਿਣ ਦੀ ਗੱਲ ਆ ਵੀ ਲੱਖ ਲੱਖ ਦੋ ਦੋ ਲੱਖ ਬੰਦਾ ਆਉਂਦਾ ਕੋਈ ਸ਼ਾਰਦਾ ਏ ਤਾਹਿ ਆਉਂਦਾ ਪਹਿਲਾ ਬਾਘਰਪੁਰ ਚ ਕੋਈ ਨੀ ਆਂਦਾ ਸੀਗਾ ਮੈਂ ਸ਼ਾਇਦ ਹੀ ਮਸਾਂ ਪਿੰਡ ਦੇ ਬੰਦੇ ਵੀ ਨਹੀਂ ਆਉਂਦੇ ਸੀਗੇ ਇਥੇ ਪਿੰਡ ਦੇ ਨੀ ਆਉਂਦੇ ਸੀਗੇ ਬਾਘਪੁਰ ਡੇਰਾ ਏ

ਨਕੋਦਰ ਏਨਾ ਜਲਾਵਾਂ ਐਮਰਾਦਸ਼ਾਹੀ ਲੱਧੀ ਦਾ ਹੈ ਬਾਬਾ ਜੀ ਨੇ ਇੰਨਾ ਚੜਾਵਾ ਚੜ੍ਹਦਾ ਓਥੇ ਮੈਂ ਤੁਹਾਨੂੰ ਦੱਸ ਨੀ ਸਕਦਾ ਬੋਹੋਤ ਹੀ ਮਨੀ ਚਨੀ ਜਗਾਹ ਬਣ ਗਈ ਬਾਘਰਪੁਰਆਲੀ ਬਾਬਾ ਜੀ ਦੀ ਤੇ ਮੈਂ ਤੁਹਾਨੂੰ ਦੂਸਰੀ ਗੱਲ ਇਕ ਹੋਰ ਦੱਸਣਾ ਚਾਹਣਾ ਆ ਜੀ ਆਪਣਾ ਇਥੇ ਕਯਾ ਕਹਿੰਦੇ ਆ ਉਸਨੂੰ ਕੰਬਾਲੀ ਦੀ ਸਰਗਾਯੀ ਉਹ ਵੀ ਬਾਖ਼ਰਪੁਰ ਦੇ ਨਾਲ ਦੀ ਤਾਰਜਲੀ ਕੰਬਾਈ ਓਧਰ ਵੀ System ਏਹੀ ਹੈ ਵੀ ਜਿੰਨੇ ਵੀ ਬਾਬੇ ਨੇ ਉਹ ਸਾਰੇ ਆਹ ਜਿੰਨੇ ਵੀ ਆ ਚਮਤਕਾਰੀ ਆ ਜਿੰਨੇ ਵੀ ਆ ਮਨ ਤੇ ਸ਼ਰਧਾ ਆਪਣੀ ਮਨ ਤੇ ਅੱਪਾ ਚਾਹੁਣਗੇ ਨਾ ਵੀ ਹਾਂ ਅੱਪਾ ਆ ਕੰਮ ਕਰਨਾ ਚਾਹਂਦੇ ਹਾਂ ਤੇ ਆ ਕੰਮ ਪੱਕਾ ਹੋਊਗਾ ਹੋਊਗਾ ਜੋ ਮਰਜੀ ਹੋ ਜਾਵੇ ਉਹ ਏਦਾਂ ਦੇ ਬਾਬਾ ਜੀ ਨੇ ਕੋਈ ਗੱਲ ਏਹੀ ਜਿਹੀ ਨਹੀਂ ਹੁੰਦੀ ਵੀ ਹਾਂ ਵੀ ਉਹਨਾਂ ਨੇ ਕਹਿ ਦੇਣਾ ਵੀ ਇਸ ਇਸ ਦਿਨ ਨੂੰ ਕੰਮ ਹੋਊਗਾ ਤੇ ਹੋਊਗਾ ਪੱਕਾ ਹੋਊਗਾ ਆ ਨੀ ਏ ਵੀ ਨਹੀਂ ਅੱਜ ਵੀ ਹਾਂ ਵੀ ਕਹਿ ਤੇ ਵੀ ਨਹੀਂ ਹੋਊਗਾ ਤੇ ਨਹੀਂ ਹੋਊਗਾ ਹੋਣਾ ਏ ਤੇ ਹੋਣਾ ਹੀ ਏ

ਇੰਨੀ ਦੁਨੀਆਂ ਆਉਂਦੀ ਆ ਧੱਕੇ ਮੁੱਕਾ ਧੱਕਾ ਮੁੱਕਾ ਵੱਜਦੇ ਏ ਵੀ ਏ ਹੁੰਦਾ ਏ ਵੀ ਲੇਕਿਨ ਇਕ ਗੱਲ ਏ ਲੈ ਮੈਂ ਤੁਹਾਨੂੰ ਸੱਚੀ ਦਸਾ ਇਕ ਗੱਲ ਹੈ ਜੇ ਅੱਪਾ ਸ਼ਰਧਾ ਦੇ ਨਾਲ ਮੱਥਾ ਟੇਕੀਏ ਨਾ ਦੂਰ ਤੋਂ ਹੀ ਮੱਥਾ ਟੇਕ ਲਈਏ ਤਾ ਆਪਣਾ ਮੱਥਾ ਲੱਗ ਜਾਂਦਾ ਏ ਰੱਬ ਤੁਹਾਡੀ ਸੁਨ ਲੈਂਦਾ ਏ ਏਡੀ ਗੱਲ ਬੋਹੋਤ ਹੈ ਤੁਹਾਨੂੰ ਸੱਚੀ ਗੱਲ ਦਸਾ ਜੀ ਮੈਂ ਤੇ ਦੂਜੀ ਗੱਲ ਹੋਰ ਮੇਰਾ ਯਾਰ ਦੋਸਤ ਆ ਇਕ ਓਹਦੇ ਘਰੇ ਵਿਚਾਰੇ ਦੇ Problem ਸੀਗੀ ਓਹਦੇ ਘਰੇ ਨਾ ਕੋਈ ਕਮਾਈ ਹੁੰਦੀ ਸੀਗੀ ਨਾ ਕੁੱਛ ਹੁੰਦਾ ਸੀਗਾ ਓਹਦਾ Daddy ਵੇਚਾਰਾ Retire ਹੋ ਗਿਆ ਸੀਗਾ ਦੋ ਭੈਣਾਂ ਸਿਗੀਆਂ ਓਹਦੀਆਂ ਉਹ ਵੇਚਾਰੀ ਵੇਹਾਉਣੇਨੂੰ ਨੂੰ ਪਈ ਸਿਗੀਆਂ ਮੈਂ ਸੱਚੀ ਗੱਲ ਦਸਾ ਉਹ ਮੇਰੇ ਕੋਲ ਆਇਆ ਇਕ ਦਿਨ ਕਹਿੰਦਾ ਸੰਜੀਤ ਇਦਾ ਗੱਲ ਹੈ ਅਸੀਂ ਕਿ ਕਰੀਏ ਯਾਰ ਮੈਨੂੰ ਕੋਈ ਕੰਮ ਦੱਸ

ਕਹਿੰਦਾ ਯਾਰ ਭਾਈ ਕੋਈ ਏਹੇ ਜਿਹੀ ਜਦ ਏਹੀ ਜਿਹੀ ਚੀਜ਼ ਦੱਸ ਵੀ ਮੈਂ ਥੋੜੇ ਬਹੁਤੇ ਪੈਸੇ ਕਮਾ ਲਾ ਮੈਂ ਕਿਹਾ ਦੇਖ ਭਾਈ ਜੇ ਤੂੰ ਪੈਸੇ ਕਮਾਣੇ ਆ ਚੰਗੇ ਪੈਸੇ ਕਮਾਣੇ ਆ ਇਕ ਨੰਬਰ ਦੇ ਪੈਸੇ ਕਮਾਣੇ ਆ ਮਤਲਬ ਵਧੀਆ ਤਰੀਕੇ ਨਾਲ ਪੈਸੇ ਕਮਾਣੇ ਆ ਤਾ ਮੈਂ ਤੈਨੂੰ ਇਕ ਸਲਾਹ ਦਿੰਦਾ ਹਾਂ ਠੀਕ ਨੀ ਉਹ ਕੰਮ ਕਰ

ਕਿ ਕਰੀਏ ਬਾਬਾ ਜੀ ਕਹਿੰਦੇ ਕੋਈ ਚੱਕਰ ਨੀ ਪੁੱਤ ਮਹੀਨਾ ਖੜ ਜਾ ਸਾਰਾ ਕੁਛ ਸਹੀ ਹੋ ਜੁਗਾ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਤੇਰੇ ਬਾਬੇ ਨੇ ਕਹਿ ਤਾ ਮਹੀਨਾ ਖੜ ਜਾ ਸਾਰਾ ਕੁ ਵੀ ਉਹ ਮੰਨਦਾ ਨੀ ਸੀਗਾ ਇਸ ਗੱਲਾਂ ਨੂੰ ਬਾਬੇ ਬੂਬੇ ਨੂੰ ਹੋਰ ਜਬਰਦਸਤੀ ਲੈ ਕੇ ਗਏ ਮੁੰਡੇ ਨੂੰ